ਬੱਚੇ ਨੇ ਓਹ ਤਾਂ ਉਨ੍ਹਾਂ ਨੇ ਫੋਨ ਵਿੱਚ ਹੀ download ਕੀਤੀਆਂ ਹੋਈਆਂ ਨੇ.

ਵੀ ਹੋ ਗਈ. ਬਸ phone ਤੇ ਹੀ ਅਸੀਂ ਖੇਡਣਾ ਓਹ ਹੀ ਸਾਡੇ ਲਈ.

ਫੋਨਾਂ, TV computer ਆਹ ਚੀਜਾਂ ਤੱਕ ਹੀ ਨੇ ਸੀਮਿਤ.

ਜਾਂ ਫਿਰ ਸਕੂਲਾਂ ਦੇ ਵਿੱਚ ਹੈ ਚਲੋ ਬੱਚਿਆਂ ਨੂੰ ਅਅ ਕਰਵਾਇਆ ਜਾਂਦਾ ਹੈ physical work

ਓੱਥੇ ਹੀ ਕਰ ਆਉਂਦੇ ਹੈ ਘਰ ਤਾਂ ਆ ਕੇ ਜਿਹੜੀ ਕਿ ਹੈ ਬਿਲਕੁਲ ਵੀ ਹੈ ਉਨ੍ਹਾਂ ਟੀਵੀਆਂ 'ਚ ਆ ਕੇ ਬੈਠ ਗਿਆ. phone ਤੇ ਬੈਠ ਜਾਂਦੇ ਹੈ ਤੇ ਚਲੋ school ਦੇ ਵਿੱਚ ਹੈ ਜਿਹੜਾ ਕਰ ਆਏ, ਕਰ ਆਏ.

ਆਪਣੀ ਵਾਲਿਆਂ trades ਨੇ.

ਜਗ੍ਹਾ ਤੇ ਜਿਵੇਂ ਜਾ ਕੇ ਬੱਚੇ ਆਪਣੇ-ਆਪ.

ਰਹਿੰਦੇ ਹੈ. proper uniform ਕਹਿ ਲੋ. ਹਰੇਕ

ਵਿੱਚ manners ਬੜੇ ਜਿਆਦਾ ਮਤਲਬ ਆਉਂਦੇ ਨੇ

ਇਹ ਵਾਲੀ ਉਮਰ ਦੇ ਵਿੱਚ ਹੀ ਹਾਂਜੀ ਆਪਾਂ ਸਿਖਣਾ ਹੁੰਦਾ, enjoy ਕਰਨਾ ਹੁੰਦਾ ਹੈ.

'ਚੋਂ time ਕਢਣਾ ਮੁਸ਼ਕਿਲ ਹੁੰਦਾ ਹੈ. ਤਾਂ ਜਿਹੜੇ ਕਿ ਆਪਾਂ ਨੂੰ ਆਪਾਂ ਨੂੰ ਹੀ ਕਰਨਾ ਚਾਹਿਦਾ ਹੈ. ਬੱਚਿਆਂ ਨੂੰ ਪੜ੍ਹਾ ਰਹੇ ਹਾਂ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ enjoyment ਕਰਵਾਉਣੇ ਹਾਂ ਖੁਦ ਵੀ ਕਰਦੇ ਹਾਂ ਤਾਂ ਉਂਦੇ ਨਾਲ ਬੱਚਾ ਜਲਦੀ ਸਿਖ ਜਾਂਦਾ ਹੈ.

ਹਾਂਜੀ. ਤੇ ਕੱਲਾ ਸਿਖਾਈ-ਸਿਖਾਈ ਜਾਣਗੇ ਤੇ ਬੱਚੇ ਵੀ bore ਹੁੰਦੇ ਹੈ.

funny ਚੀਜ ਵੀ ਹੋਣੀ ਚਾਹੀਦੀ ਹੈ. ਹਾਂਜੀ ਜਿਵੇਂ ਨਾਲ ਓਹ ਜਿਦੇ ਨਾਲ ਓਹ ਅਪਣਾ ਮਨੋਰੰਜਨ ਕਰ.

ਕੱਲਿਆਂ books ਨਹੀਂ ਹੈ ਗਿਆਂ.

ਅਅ books ਵਿੱਚ ਅੱਛੇ ਨਹੀਂ, ਪੜ੍ਹਨ ਵਿੱਚ ਅੱਛੇ ਨਹੀਂ ਉਨ੍ਹਾਂ ਦਾ ਜਿਹੜਾ ਹੱਥ.

ਹਾਂਜੀ. ਮਨੋਰੰਜਨ ਹੋਏਗਾ ਸਾਡਾ ਵਧੀਆ. ਅਸੀਂ ਕੁਝ ਨਵਾਂ ਸਿੱਖਾਂਗੇ. ਹਾਂਜੀ ਓਹ ਇੱਕ ਅਅ friendly ਤੌਰ ਤੇ ਆਪਾਂ ਬੱਚਿਆਂ ਨੂੰ ਸਿਖਾਉਂਦੇ ਵੀ ਹੈ. ਤਾਂ ਉਨ੍ਹਾਂ ਨੂੰ ਵਧਿਆ ਲਗਦਾ ਹੈ. ਤੇ ਉਸ ਤਰ੍ਹਾਂ ਓਹ ਅਪਨੀ studies ਤੋਂ ਹੱਟ ਕੇ ਨਾਲ ਕੰਮ ਵੀ ਸਿੱਖਦੇ ਹੈ.

ਪਹਿਲਾਂ ਆਪਾਂ ਅਅ ਤਿਉਹਾਰ ਹੀ ਕਹਿ ਲੋ ਆਪਣੇ. ਤਿਉਹਾਰ ਹੀ ਬੜੇ ਜਿਆਦਾ ਆਉਂਦੇ ਨੇ. ਹੋਲੀ ਹੋ ਗਿਆ. ਹੋਲੀ ਦੇ

ਤਾਲੇ ਤਾਂ ਖੇਡਾਂ ਖੇਡਣਿਆਂ.

ਸੀ ਓਹ ਹੁਣ ਤਾਂ ਹੋਲੀ ਖੇਡਣ ਲਗਿਆਂ ਵੀ ਆਪਾਂ ਨੂੰ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰ ਲਗਦਾ ਹੈ.

ਸਾਰੀਆਂ ਦਾ ਬੱਚਿਆਂ ਬਾਹਰ .

ਹੋਣਾ ਓਹ ਚੀਜਾਂ ਸੀ. ਅੱਜਕਲ੍ਹ ਤਾਂ ਓਹ ਬਹੁਤ ਚੀਜਾਂ ਘੱਟ.

ਕਹਿ ਲੋ ਸਾਰੇ ਰਲ-ਮਿਲ ਕੇ ਸਾਰਿਆਂ ਨੇ celebrate ਕਰਨੇ

ਅਸੀਂ ਜਿਹੜਾ ਇੱਕ ਤਾਂ .

ਹੁਣ ਤਾਂ ਗੁੱਸਾ ਵੀ ਇੰਨਾ ਜਿਆਦਾ ਹੈ ਕਿਸੇ ਨੂੰ ਮਾੜਾ ਜਿਹਾ ਲਾ ਦੋ ਰੰਗ ਵਗੈਰਾ ਤਾਂ ਗੁੱਸਾ automatic ਪਹਿਲਾਂ ਹੀ ਆ ਜਾਂਦਾ ਹੈ.

ਲੋਕ funny, fun ਕਰਦੇ ਸੀ, ਖੇਡਦੇ ਸੀ. ਤਾਂ ਹੁਣ

ਓਦੇ ਤੇ ਵੀ ਰੰਗ ਲਗਾ ਦਿੰਦੇ ਸੀ ਜੀ.

ਹਾਂ. ਤੇ ਹੁਣ ਓਦੋਂ ਇਹ ਹੁੰਦਾ ਸੀ ਵੱਡੇ-ਛੋਟੇ ਸਭ ਨੇ ਰਲ ਕੇ ਖੇਡਣੀ.

ਛੋਟੇ ਬੱਚਿਆਂ ਤੱਕ ਹੀ ਸੀਮਿਤ ਰਹਿ ਗਿਆ ਇਹ.

ਚੀਜਾਂ ਵੀ ਅਸੀਂ ਕਿਵੇਂ ਕਰੀਏ ਆਪਦੀ-ਆਪਦੀ capacity ਨਾਲ, ਆਪਦੀ-ਆਪਦੀ creativity ਨਾਲ.

possible ਹੋਇਆਂ. ਸਾਰੇ ਅਪਨੇ-ਅਪਨੇ ਘਰਾਂ ਦੇ ਵਿੱਚ.

ਥੋੜਾ ਜਿਹਾ time set ਹੋਇਆ lockdown ਤੋਂ ਬਾਅਦ

smart phone ਦਾ ਜੇ ਸਹੀ use ਕਰੀਏ ਤਾਂ benefit ਬਹੁਤ ਜਿਆਦਾ ਹੈ.

ਅਅ ਚੀਜਾਂ ਦੇਖ ਕੇ ਬੱਚੇ.

creative ਬਣ ਗਏ ਨੇ. phone.

ਹੁਣ ਤੇ ਨਹੀਂ ਹੈ. ਹਾਂਜੀ . ਹੁਣ ਤਾਂ ਮਨੋਰੰਜਨ ਨਹੀਂ ਓਹ ਜਦੋਂ ਤੱਕ ਓਹ school ਦੇ ਵਿੱਚ ਕੈਦ ਰਹਿੰਦੇ ਨੇ. ਓਦੋਂ ਤੱਕ ਨੇ ਠੀਕ ਨੇ ਆਪਸ 'ਚ ਖੇਡਦੇ-ਖੂਡਦੇ ਹੈ.

ਹੁਣ ਨਾਲ ਦੀਆਂ ਨੂੰ ਦੇਖ ਕੇ ਵੀ ਚਾਹੇ ਅਪਣਾ ਹੈ brother-sister ਉਨੂੰ ਵੇਖਦੇ ਹੀ.

ਜਮਾਂ ਹੀ ਨਹੀਂ ਰਲਕੇ ਖੇਡਦੇ ਕਿ ਅੱਗੇ ਹੁਣ ਅਅ ਇੱਕ ਹੀ plate ਦੇ ਵਿੱਚ ਬੈਠ ਕੇ ਰੋਟੀ ਖਾ ਲੈਂਦੇ ਸੀ. ਤਿੰਨ ਸੀ, ਚਾਰ.

ਦੋਨੋਂ ਇੱਕ-ਦੂਸਰੇ ਦਾ ਜੂਠਾ ਪਾਣੀ ਪੀ ਕੇ ਨਹੀਂ ਖੁਸ਼ ਹੈ.

ਕੇ ਖਾਣਾ, ਇਕੱਠੇ ਹੀ share ਕਰ ਲੈਣਾ.

ਤੇ ਇਕੱਠੇ ਹੀ ਪਾਉਣੇ ਸਾਰੀਆਂ ਨੇ ਇੱਕੋ .

ਓਨੂੰ ਚੀਜ ਦਿੱਤੀ ਤੇ ਮੈਨੂੰ ਕਿਉਂ ਨਹੀਂ ਦਿੱਤੀ .

ਇੱਦਾਂ ਦਾ time ਆ ਗਿਆ clothes ਰਾਤ ਹੋਣੀ ਨਾ, ਰਾਤ ਨੂੰ ਵੀ ਖੇਡੀ ਜਾਣਾ.

ਅਲਗ ਹੀ ਤਰੀਕਾ ਹੁੰਦਾ ਸੀ. parents ਨੇ ਕਹਿ ਦੇਣਾ ਤਾਰੇ ਗਿਨੋ ਤੁਸੀਂ, count ਕਰ, ਤੁਹਾਨੂੰ ਕਿੱਥੇ ਤੱਕ counting ਆਉਂਦੀ ਹੈ.

ਹਾਂ, ਤਾਂ ਓਹੀ ਹੈ ਜੇ ਹੁਣ ਬੜਾ ਫਰਕ ਪੈ ਗਿਆ ਅਪਨੇ ਮੰਨਣ ਦੇ ਨਾਲ ਬੜਾ ਫਰਕ ਪੈ ਗਿਆ.

ਇੱਕੋ TV ਇੱਕੋ ਹੀ channel ਹੁੰਦਾ ਸੀ. ਓਹੀ ਬੈਠੇ ਵੇਖਦੇ ਸੀਗੇ ਸਾਰੇ ਜਾਣੇ.

channel ਬਣ ਗਿਆ. ਹਰ ਕੋਈ ਅਪਣਾ ਅਲੱਗ-ਅਲੱਗ ਦੇਖਦਾ ਹੈ. ਕੋਈ ਅਅ ਹਰ ਅਪਨੇ room ਦੇ ਵਿੱਚ ਲਗਾ ਕੇ ਬੈਠੇ ਹਾਂ ਜਾਂ ਅਪਨੇ ਫੋਨਾਂ 'ਚ ਲਾ ਲੈਂਦੇ ਹਾਂ.

ਹਾਂਜੀ. ਸਾਉਣ ਦਾ ਮਹੀਨਾ ਆਉਂਦਾ ਸਿਗਾ ਲਗਦੀਆਂ ਸੀ.

ਕਢਾਈ ਕਢਦੇ ਹੁੰਦੇ ਸੀਗੇ. ਆਪਣੀਆਂ-ਆਪਣੀਆਂ ਚਾਦਰਾਂ ਜਾਂ ਅਪਨੇ-ਅਪਨੇ ਸੂਟਾਂ ਦੇ ਉੱਪਰ.

ਹੁੰਦਾ ਸੀ. ਹਾਂਜੀ. ਜਾਂ ਚਰਖੇ ਹੁੰਦੇ ਸੀ. ਚਰਖਿਆਂ ਤੇ ਨਾ ਅਪਨੇ ਮੰਜੀਆਂ ਦੇ ਨਾ ਓਹ ਵਾਨ ਜਿਹੇ ਬਣਾਉਂਦੇ ਹੁੰਦੇ ਸੀਗੇ.

ਹਾਂਜੀ. ਓਦੋਂ ਇੰਨੀ light ਵੀ ਨਹੀਂ ਹੁੰਦੀ ਸੀ ਸਾਰੇ ਜਾਣੇ ਇਕੱਠੇ ਹੋ ਜਾਂਦੇ ਸੀਗੇ.

ਕੰਮ ਹੋ ਜਾਂਦਾ ਸੀ ਤੇ ਸਾਰੇ ਸਮਝਦੇ ਸੀ ਕਿ ਅਸੀਂ ਇੱਕ ਦੂਸਰੇ ਤੇ depend ਹਾਂ.

ਇੱਦਾਂ ਦੇ mind ਹੋ ਗਏ ਹੈ ਸਾਰੀਆਂ ਦੇ. ਹਾਂਜੀ. mind ਹੀ ਇਸ ਤਰ੍ਹਾਂ ਸੇ ਬਣ ਗਏ ਤੇ ਕੁਝ ਦੇਖੋ ਸਮਾਂ ਨਾ.

ਚੁੱਕੀ ਕਿ ਅਪਣਾ ਹਰ ਘਰ ਦਾ person ਜਿਹੜਾ ਕਿ ਕਹਿੰਦਾ ਮੈਂ ਵੀ ਕਮਾਨ੍ਵਾਂ, ਮੈਂ ਵੀ ਕਮਾ.

ਕਮਾ ਰਹੇ ਹੈ ਫਿਰ ਵੀ ਐਦਾਂ ਲਗਦਾ ਹੈ ਵੀ ਬਹੁਤ ਘੱਟ ਹੈ.

ਜਿਆਦਾ ਲੈਂਦੇ ਹੈ ਕੰਮ ਵੀ ਜਿਆਦਾ ਨੇ ਤਾਂ ਕਿਉਂਕਿ ਓਹ ਚੀਜ ਹੋ ਗਈ ਨਾ online. ਸਾਰਾ ਕੁਝ online ਹੋ ਰਿਹਾ.

ਸਾਰੀਆਂ ਚੀਜਾਂ ਜਾਂ ਮੰਗ ਲੈਣੇ ਹੈ ਰਿਪੋਰਟਾਂ ਆ ਗਿਆ ਤੇ ਅੱਗੇ ਹੁੰਦਾ ਸਿਗਾ ਚਿੱਠੀਆਂ ਆਉਂਦੀਆਂ ਸੀਗੀਆਂ

ਪੰਦਰਾਂ-ਪੰਦਰਾਂ, ਵੀਹ-ਵੀਹ ਦਿਨ ਮਹੀਨਾ ਲੱਗ ਜਾਣਾ .